ਦੀ ਫੋਟੋ ਹੈ ਇੱਥੇ ਐ_ਸੀ ਨੋਨ ਐ_ਸੀ ਰੂਮ ਅਵੈਲੇਬਲ ਹੈ।

ਇਹ ਫੋਟੋ ਇੱਕ ਗੱਡੀ ਦੀ ਫੋਟੋ ਹੈ ਉੱਸ ਵਿੱਚ ਕੁੱਝ ਨਵੀਆਂ ਬਾਇਕਾਂ ਲੋਡ ਹੋ ਕੇ ਆ ਰਹੀਆਂ ਨੇਂ ਤੇ--

ਦੀ ਦੁਕਾਨ ਹੈ ਇੱਥੇ ਵੈਫਰ ਚੋਕਲੇਟ ਨਮਕੀਨਾ ਲੋਲੀਪੋਪ ਕੋਲਡ੍ਰਿੰਕਾਂ ਬਿਸਕੁਟ --

ਤੇ ਇੱਕ ਕਾਊਂਟਰ ਬਣਿਆ ਹੋਇਆ ਹੈ ਨਾਲ ਹੀ ਇੱਕ ਬੰਦਾ ਲਾਗੇ ਬੈਠਾ ਹੋਇਆ ਹੈ।

ਇਹ ਫੋਟੋ ਇੱਕ ਡਰੀਮ ਫਰੀਡਮ ਹਰਬਲ ਪ੍ਰਾਈਵੇਟ ਲਿਮਿਟਡ ਕੰਪਨੀ ਦੀ ਫੋਟੋ ਹੈ। ਇੱਥੇ --

ਇਹ ਫੋਟੋ ਇੱਕ ਇਲੈਕਟਰੀਸ਼ਨ ਦੀ ਦੁਕਾਨ ਦੀ ਹੈ ਇੱਥੇ ਇੱਕ ਬੰਦੇ ਨੇ ਫਰਿਜ --

ਚਿੱਟੇ ਤੇ ਲਾਲ ਗੁਬਾਰਿਆ ਦੀ ਡੈਕੋਰੇਸ਼ਨ ਕੀਤੀ ਗਈ ਹੈ ਪੌੜੀਆਂ ਬਣੀਆਂ ਹੋਈਆਂ ਥੱਲੇ ਸਕੂਟੀ ਲੱਗੀਐਂ --

ਸ਼ਰਟ ਪਾ ਕੇ ਆਪਣੀ ਸੈਲਫੀ ਲੈ ਰਿਹਾ ਹੈ ਪਿੱਛੇ ਬਾਗ ਬਣਿਆ ਹੋਇਆ ਹੈ ਤੇ ਸੜਕ ਬਣੀ ਹੋਈ ਹੈ।

ਸੈਰ ਕਰ ਰਹੇ ਤੇ ਇੱਕ ਪਾੱਸੇ ਰਾਣੀ ਲਛਮੀ ਬਾਈ ਅੰਮ੍ਰਿਤ ਸਰੋਵਰ ਦਾ--

ਫਾਈਬਰ ਦੀ ਸੈਡ ਬਣੀ ਹੋਈ ਹੈ।

ਤੇ ਪੱਖਾ ਲੱਗਿਆ ਹੋਇਆ ਹੈ ਆਸੇ ਪਾੱਸੇ ਬੂਟੇ ਲੱਗੇ ਨੇਂ।

ਕੁਝ ਕੱਪੜੇ ਰੈਕ ਵਿੱਚ ਵੀ ਪਏ ਹੋਏ ਨੇ ਤੇ ਕੁਝ ਹੈਂਗਰ ਚੋਂ ਟੰਗੇ ਹੋਏ ਨੇ।

ਇਹ ਫੋਟੋ ਇਕ ਆਫਿਸ ਦੀ ਫੋਟੋ ਹੈ ਜਿੱਥੇ ਇਕ ਪਾਸੇ ਕੋਰਸਸ ਆਫਰਡ ਦਾ ਫਲੈਕਸੀ ਲੱਗੀ ਹੋਈ ਹੈ।

ਇਹ ਫੋਟੋ ਟੈਂਕ ਚੌਂਕ ਦੀ ਫੋਟੋ ਹੈ ਇੱਥੇ ਇੱਕ ਪਾਸੇ --

ਨੀਲੇ ਰੰਗ ਦੀ ਜਾਲੀ ਬਨੀ ਹੋਈ ਹੈ ਜਿੱਸ ਵਿੱਚ--